ਉਹ company ਨੇ ਥੋੜ੍ਹੀ ਕੀਤੇ ਆ ਕਿੱਥੇ ਪੈਸੇ ਵੰਡਦੀਆਂ ਯਾਰ ਨਹੀਂ ਉਹ ਤੇ ਹੁਣ ਵੇਖੋ ਕੋਰਟ ਕੇਸ ਮੈਂ ਵਕੀਲ ਨਾਲ ਅੱਧੋ ਅੱਧ ਕਰ ਲਿਆ ਮੈਂ ਕਿਹਾ ਅੱਧੇ

ਤੇ ਉਹਨੂੰ ਕਹਿ ਵੀ ਚੱਲ ਅਸੀਂ ਤਾਂ ਤੇਰੇ ਤੋਂ ਰਾਜੀ ਹਾਂ ਭਾਈ ਜਦੋਂ ਮਰਜ਼ੀ ਸ਼ੁਰੂ ਕਰਦੇ ਕੇਸ। ਆਹੋ ਕਰ ਲਿਆ

ਕਾ ਕਾਗਜ਼ ਕੂਗਜ਼ ਜਮਾ ਕਰਵਾਏ ਆ। Handicap ਦਾ certificate ਦੁਬਾਰਾ ਬਣਾਉਣਾ ਹੀ ਪੈਣਾ

ਤੇ ਫਿਰ ਤਾਂ ਦਸ ਲੱਖ ਰੁਪਇਆ ਆਪਣਾ ਮਿਲ ਜਾਂਦਾ ਕਿੰਨਾ time ਲੱਗੂਗਾ ਕਹਿੰਦਾ ਕਿੰਨੇ ਸਮੇਂ ਚ ਹੋ ਜਾਊ ਕੰਮ

ਆਹੋ ਚੱਲ ਸਾਲ ਵਾਸਤੇ ਤਾਂ ਸਮਝ FD ਆ ਕਿ ਜਿਹੜੀ ਪੰਜ ਚਾਰ ਹਜ਼ਾਰ ਲੈ ਲਊਗਾ ਵਕੀਲ ਲੈ ਲਏ ਨਾ ਨਾ ਜੇ ਅੱਧੋ ਅੱਧ ਹੀ ਕਰ ਲਿਆ ਤੇ ਮੈਂ ਉਹਦੇ ਨਾਲ ਗੱਲ ਕੀਤੀ ਸੀ ਮੈਂ ਕਿਹਾ ਵੀ ਜੇ ਪੰਜ ਲੱਖ ਤੱਕ amount ਮਿਲੇਗਾ ਨਾ

ਪੰਜ ਲੱਖ ਤੱਕ ਅਹ ਪੈਸੇ ਮਿਲਣਗੇ ਤੇ ਅੱਧੇ ਤੇਰੇ ਤੇ ਅੱਧੇ ਮੇਰੇ।

ਚੱਲ ਪੰਜ ਹੀ ਆ ਜਾਏ ਯਾਰ ਥੋੜ੍ਹੇ ਆ ਤੈਨੂੰ

ਆਹੋ ਚੱਲ ਕਿਤੇ ਰੋਜੀ ਦਾ ਕਰਕੇ ਗੱਲ ਫਿਰ ਵੇਖ ਲਈ ਠੀਕ ਆ ਫਿਰ

ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਲੋਚਨਾ ਦਾ ਕਥਨ ਹੈ ਕਿ ਸੰਭਾਵਿਕ ਸਭਾ ਅਸਲ ਵਿੱਚ ਸਪੰਨ ਨਹੀਂ ਸੀ। ਇਹ ਜਨਤਾ ਦਾ ਅਸਲ ਆਹ ਇਹ ਜਨਤਾ ਦਾ ਅਸਲ ਨਾਮਿਕ ਜਿੰਦਗੀ ਨਹੀਂ ਕਰਦੀ ਸੀ। ਉਹਨਾਂ ਦੇ ਅਨੁਸਾਰ ਸੰਭਾਵਿਕ ਸਭਾ ਦਾ ਸੰਭਾਵਿਕ ਸਭਾ ਦਾ ਲਿੰਗ ਦੇ ਵਿਰੋਧ ਦਾ ਸੀ ਅਤੇ ਉਨੀ ਸੌ ਸੰਤਾਲੀ ਤੋਂ ਬਾਅਦ ਈਸਵੀ ਵਿੱਚ ਕਈ ਘਟਨਾਵਾਂ ਵਾਪਰੀਆਂ ਜਿਹਨਾਂ ਘਟਨਾਵਾਂ ਨੂੰ ਲੈ ਕੇ ਕੇ ਬੜੀਆਂ ਵਿਚਾਰਧਾਰਾ ਬਣਾਈਆਂ ਗਈਆਂ ਸੀ। ਪਰ ਉਸ time ਮਹਾਤਮਾ ਗਾਂਧੀ ਜੀ ਨੂੰ ਇੰਨ੍ਹਾਂ ਘਟਨਾਵਾਂ ਦੇ ਅਸਹਿਯੋਗ ਦੇ ਮਾਰਗ ਤੇ ਚਲਣ ਲਈ ਮਜਬੂਰ ਕੀਤਾ। ਉਹਨਾਂ ਦਾ ਵਰਣਨ ਇਸ ਪ੍ਰਕਾਰ ਹੈ ਕਿ ਪਹਿਲੇ ਮਹਾਂਯੁਧ ਦੇ ਨਤੀਜੇ- ਪਹਿਲੇ ਮਹਾਂਯੁਧ ਦੇ ਬਾਅਦ Europe ਦੀ ਮਨ ਚੇਤਕ ਵਿੱਚ ਕਈ ਨਵੇਂ ਸੁਤੰਤਰ ਰਾਜ ਉਭਰੇ। ਇਸ ਨਾਲ ਭਾਰਤੀਆਂ ਨੂੰ ਵੀ ਪ੍ਰੇਰਨਾ ਮਿਲੀ ਤੇ ਉਹਨਾਂ ਭਾਰਤ ਵਿੱਚ ਸੰਸਾਰ ਵਿੱਚ ਅਤੇ

ਵਿੱਚ ਅੰਗਰੇਜਾਂ ਨੂੰ ਪੂਰਾ ਸਹਿਯੋਗ ਦਿੱਤਾ ਸੀ ਪਰ ਮਹਾਂਯੁਧ ਦੇ ਖਤਮ ਹੋਣ ਤੇ ਅੰਗਰੇਜ ਆਪਣੇ ਵਾਅਦੇ ਤੋਂ ਮੁੱਕਰ ਗਏ। ਇਸ ਕਾਰਨ ਮਹਾਤਮਾ ਗਾਂਧੀ ਜੀ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਭਾਰਤ ਵਿੱਚ British ਸਰਕਾਰ ਦਾ ਮੁੱਖ ਉਦੇਸ਼ ਭਾਰਤੀਆਂ ਦਾ

ਜ਼ਰੂਰੀ ਸਮਝੇ। ਕੁਦਰਤੀ ਕਰੋਪੀ-ਪਹਿਲੇ ਮਹਾਯੁਧ ਦੌਰਾਨ ਭਾਰਤ ਵਿੱਚ ਅਨੇਕ ਸਥਾਨਾਂ ਤੇ plague ਆਦਿ ਬਿਮਾਰੀਆਂ ਫੁੱਟ ਪਈਆਂ। ਕਈ ਖੇਤਰ ਭਿਆਨਕ ਕਾਲ ਦੀ ਲਪੇਟ ਵਿੱਚ ਆ ਗਏ। ਲੋਕ ਬੀਮਾਰੀਆਂ ਤੇ ਭੁੱਖ ਦੇ ਨਾਲ ਮਰਨ ਲੱਗੇ ਪਰੰਤੂ ਭਾਰਤੀਆਂ ਦੀ ਅਜਿਹੀ ਤਰਸਯੋਗ ਹਾਲਤ ਦੇਖ ਕੇ ਵੀ ਪੱਥਰ ਦਿਲ ਅੰਗਰੇਜ਼ਾਂ ਦੇ ਮਨ ਵਿੱਚ ਦਇਆ ਨਹੀਂ ਆਈ। ਅਜਿਹੀ ਹਾਲਤ ਵਿੱਚ ਭਾਰਤੀਆਂ ਦਾ ਅੰਗਰੇਜ਼ਾਂ ਦੇ ਖਿਲਾਫ਼ ਹੋ ਜਾਣਾ ਸੰਭਾਵਿਕ ਸੀ। ਜਨਤਾ ਵਿੱਚ ਵਧਦੇ ਰੋਸ ਵੇਖਦੇ ਹੋਏ ਮਹਾਤਮਾ ਗਾਂਧੀ ਨੇ ਆਪਣੀ British ਸਹਿਯੋਗ ਨੀਤੀ ਦਾ ਤਿਆਗ ਕਰਕੇ

ਦੇ ਸਮੇਂ ਸਰਕਾਰ ਨੇ ਸੈਨਾ ਵਿੱਚ ਭਰਤੀ ਕਰਨ ਲਈ ਉਚਿਤ ਅਤੇ ਅਣਉਚਿਤ ਸਾਰੇ ਸਾਧਨਾਂ ਦਾ ਪ੍ਰਯੋਗ ਕੀਤਾ। ਭਾਰਤੀਆਂ ਨੂੰ ਉਹਨਾਂ ਦੀ ਇੱਛਾ ਦੇ ਵਿਰੁੱਧ ਭਾਰਤੀ ਅਹ ਭਰਤੀ ਕੀਤਾ ਗਿਆ। ਜਨਤਾ ਦੀ ਸੁਤੰਤਰਤਾ ਤੇ ਰੋਕ ਲਗਾ ਦਿੱਤੀ ਗਈ। ਜਨਤਾ ਵਿੱਚ ਅੰਗਰੇਜਾਂਂ ਦੇ ਵਿਰੁੱਧ ਦੀ ਲਹਿਰ ਦੌੜ ਗਈ। ਮਹਾਤਮਾ ਗਾਂਧੀ ਜੀ ਨੇ ਭਾਰਤੀਆਂ ਵਿੱਚ ਵਧਦੇ ਨੂੰ ਰੋਕਣ ਲਈ ਅਸਹਿਯੋਗ ਅੰਦੋਲਨ ਚਲਾਉਣ ਦਾ ਫੈਸਲਾ ਕਰ ਲਿਆ। ਮਹਾਤਮਾ ਗਾਂਧੀ ਜੀ ਦਾ ਅੰਗਰੇਜਾਂ ਵਿੱਚ ਅਵਿਸ਼ਵਾਸ- ਮਹਾਤਮਾ ਗਾਂਧੀ ਜੀ ਨੇ ਪਹਿਲੇ ਮਹਾਂਯੁਧ ਵਿੱਚ ਅੰਗਰੇਜਾਂ ਦੀ ਸਹਾਇਤਾ ਕਰਨ ਦਾ

ਪਰੰਤੂ ਯੁੱਧ ਦੇ ਖਤਮ ਹੋਣ ਮਗਰੋਂ British ਸਰਕਾਰ ਨੇ ਮਹਾਤਮਾ ਗਾਂਧੀ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਤੇ ਸਵਰਾਜ ਦੇਣਾ ਤਾਂ ਦੂਰ ਉਹਨਾਂ ਨੇ ਭਾਰਤ ਨੂੰ ਸਵਰਾਜ ਦਾ ਝੂਠਾ ਦਿਲਾਸਾ ਵੀ ਨਹੀਂ ਦਿੱਤਾ। ਹਾਂ, ਉਨੀ ਸੌ ਉਨੀ ਈਸਵੀ ਵਿੱਚ ਨੇ ਅਧੀਨ ਜਰੂਰ pass ਕੀਤਾ ਗਿਆ ਸੀ ਪਰ ਇਸ ਦੇ ਦੌਰਾਨ ਕੇਂਦਰੀ ਸਰਕਾਰ ਪੂਰੀ ਤਰ੍ਹਾਂ ਦਿੱਤੀ ਗਈ। ਨਤੀਜੇ ਵਜੋਂ ਭਾਰਤੀਆਂ ਦਾ ਅੰਗਰੇਜਾਂ ਦੀਆਂ ਨਵੀਂਆਂ ਭਰਤੀਆਂ ਤੋਂ ਵਿਸ਼ਵਾਸ ਉਠ ਚੁੱਕਿਆ ਸੀ। ਮਹਾਤਮਾ ਗਾਂਧੀ ਨੇ ਮੁਲਾਜਮਾਂ ਦਾ ਸਹਿਯੋਗ ਪਹਿਲੇ ਮਹਾਯੁਧ ਦੀ ਸਲਾਨਾ ਅੰਗਰੇਜਾਂ ਦੇ ਵਿਰੁੱਧ Germany ਦਾ ਸਾਥ ਦਿੱਤਾ ਸੀ। ਭਾਰਤੀ ਮੁਲਾਜਮਾਂ ਦੀ ਸ਼ਰਧਾ ਤੇ ਭਾਰਤੀ ਨਾਲ ਸੀ। British ਸਰਕਾਰ ਨੇ ਭਾਰਤ ਦੇ ਮੁਸਲਮਾਨਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਇਹ ਘੋਸ਼ਣਾ ਕੀਤੀ ਕਿ ਯੁਧ ਦੇ ਬਾਅਦ Turkey ਦੀ ਵੰਡ ਨਹੀਂ ਕੀਤੀ ਜਾਵੇਗੀ ਪਰੰਤੂ ਮਹਾਯੁਧ ਦੀ ਸਮਾਪਤੀ ਉਨੀ ਸੌ ਵੀਹ ਈਸਵੀ ਵਿੱਚ ਸਵਰਾਜ ਦੀ ਸੰਧੀ ਹੋਈ ਤੇ Turkey ਦਾ ਵਜੂਦ ਹੀ ਮਿਟ ਅਹ ਮਿਟਾ ਦਿੱਤਾ। ਇਸ ਕਰਕੇ ਭਾਰਤੀ ਮੁਸਲਮਾਨ ਅੰਗਰੇਜਾਂ ਦੇ ਵਿਰੁੱਧ ਹੋ ਗਏ। ਉਹਨਾਂ ਨੇ ਖਿਲਾਫਤ ਅੰਦੋਲਨ ਚਲਾਇਆ। ਮਹਾਤਮਾ ਗਾਂਧੀ ਨੇ ਇਸ ਅੰਦੋਲਨ ਵਿੱਚ ਬਹੁਤ ਵੱਡਾ ਅਹ ਵਧ ਚੜ੍ਹ ਕੇ ਹਿੱਸਾ ਲਿਆ। ਇਸ ਲਈ ਮਹਾਤਮਾ ਗਾਂਧੀ ਨੇ ਇਸ ਅੰਦੋਲਨ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਮੁਸਲਮਾਨਾਂ ਦਾ ਵੀ ਸਹਿਯੋਗ ਪ੍ਰਾਪਤ ਕੀਤਾ। Rowlatt Act ਇਸ ਦੌਰਾਨ British ਸਰਕਾਰ ਨੇ ਕ੍ਰਾਂਤੀਕਾਰੀਆਂ ਨੂੰ ਦਬਾਉਣ ਲਈ ਉਨੀ ਸੌ ਉਨੀ ਵਿੱਚ Rowlatt Act pass ਕੀਤਾ। Rowlatt Act pass ਕਰਨਾ। ਜ਼ਿਲ੍ਹਾ magistrate ਤੋਂ ਅੰਦੋਲਨ ਦਬਾਉਣ ਲਈ ਸਾਰੇ ਅਧਿਕਾਰ ਪ੍ਰਾਪਤ ਕੀਤੇ ਗਏ। ਕਾਂਗਰਸ ਅਤੇ ਹੋਰ ਨੇਤਾਵਾਂ ਨੇ ਇਸ act ਦਾ ਵਿਰੋਧ ਕੀਤਾ। ਪਰ ਉਹਨਾਂ ਦੇ ਵਿਰੋਧ ਦਾ British ਸਰਕਾਰ ਤੇ ਕੋਈ ਪ੍ਰਭਾਵ ਨਹੀਂ ਪਿਆ। ਜਲਿਆਂਵਾਲਾ ਬਾਗ ਸਾਕਾ - Rowlatt Act ਤੇ ਵਿਰੋਧ ਪ੍ਰਦਰਸ਼ਨ ਕਰਨ ਤੇ doctor ਅਤੇ doctor ਹਸਪਤਾਲ ਆਦਿ ਰਾਹੀਂ ਦੀ ਮੰਗ ਲਈ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਤੇਰਾਂ ਅਪ੍ਰੈਲ, ਉਨੀ ਸੌ ਉਨੀ ਈਸਵੀ ਨੂੰ ਇੱਕ ਵਿਸ਼ਾਲ ਜਨ ਸਭਾ ਆਯੋਜਿਤ ਕੀਤੀ ਗਈ। ਇਸ ਵਿੱਚ ਹਜਾਰਾਂ ਲੋਕ ਸ਼ਾਮਲ ਸਨ। ਉਸ ਸਮੇਂ General Dyer ਨੇ ਭਾਰੀ police force ਨਾਲ ਜਨਤਾ ਨੂੰ ਆ ਘੇਰਿਆ ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੁਰਘਟਨਾ ਵਿੱਚ ਸੈਂਕੜੇ ਵਿਅਕਤੀ ਮਾਰੇ ਗਏ ਅਤੇ ਹਜਾਰਾਂ ਜਖਮੀ ਹੋ ਗਏ। ਅੰਗਰੇਜ ਦੇ ਇਨ੍ਹਾਂ ਤੇ ਅੱਤਿਆਚਾਰਾਂ ਨੇ ਭਾਰਤੀਆਂ ਦੇ ਮਨਾਂ ਵਿੱਚ ਇੱਕ ਅਜਿਹੀ ਅੱਗ ਲਾਈ ਜੋ ਛੇਤੀ ਹੀ ਅਸਹਿਯੋਗ ਅੰਦੋਲਨ ਦੇ ਰੂਪ ਵਿੱਚ ਅੰਗਾਰਿਆਂ ਵਾਂਗ ਭੜਕ ਉਠੀ।

ਦੀ ਜਾਂਚ ਮੰਗ ਕੀਤੀ। ਸਰਕਾਰ ਨੇ ਜਾਂਚ ਲਈ ਇਕ ਆਯੋਗ ਦੀ ਨਿਯੁਕਤੀ ਕੀਤੀ। ਜਿਸ ਨੂੰ Hunter ਆਯੋਗ ਕਹਿੰਦੇ ਸਨ। ਇਸ ਆਯੋਗ ਦੀ ਰਿਪੋਰਟ ਅਨੁਸਾਰ ਹੱਤਿਆਕਾਂਡ ਨਾਲ ਸਬੰਧਤ ਸਾਰੇ ਅਧਿਕਾਰੀਆਂ ਨੂੰ ਦੋਸ਼ ਰਹਿਤ ਕਰ ਦਿੱਤਾ ਗਿਆ। General Dyer ਨੂੰ ਇਸ ਆਯੋਗ ਨੇ ਨਿਰਦੋਸ਼ ਘੋਸ਼ਿਤ ਕੀਤਾ ਪਰੰਤੂ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਨਾਲ ਭਾਰਤੀ ਨੇਤਾਵਾਂ ਨੂੰ ਬੜਾ ਦੁੱਖ ਹੋਇਆ। ਜਦ England ਪਹੁੰਚਣ ਤੇ ਸਰਕਾਰ ਨੇ General Dyer ਦਾ ਨਿੱਘਾ ਸੁਆਗਤ ਕੀਤਾ ਤੇ ਉਸ ਨੂੰ ਪ੍ਰਸ਼ੰਸ਼ਾ ਪੱਤਰ ਪ੍ਰਦਾਨ ਕੀਤਾ ਤਾਂ ਭਾਰਤੀਆਂ ਨੂੰ ਵਿਸ਼ਵਾਸ ਹੋ ਗਿਆ ਕਿ ਅੰਗਰੇਜ ਇੰਝ ਨਹੀਂ ਸੁਧਰਨਗੇ। ਪਿੰਡ ਚੌਰਾ-ਚੌਰੀ ਵਿੱਚ ਤਿੰਨ ਹਜਾਰ ਕਿਸਾਨ ਇੱਕ ਪ੍ਰਦਰਸ਼ਨ ਵਿੱਚ ਭਾਗ ਲੈ ਰਹੇ ਸਨ। ਕੁਝ police ਵਾਲਿਆਂ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਡਰਾਉਣ ਦਾ ਯਤਨ ਕੀਤਾ। ਇਸ ਕਾਰਨ ਅੰਦੋਲਨਕਾਰੀ ਭੜਕ ਉਠੇ। ਉਹਨਾਂ ਨੇ

ਬਾਈ police ਕਰਮਚਾਰੀਆਂ ਦੀ ਮੌਤ ਹੋ ਗਈ ਤੇ ਮਹਾਤਮਾ ਗਾਂਧੀ ਜੀ ਨੂੰ ਘਟਨਾ ਤੋਂ ਬਾਅਦ ਦੁੱਖ ਹੋਇਆ। ਬਾਰ੍ਹਾਂ ਫਰਵਰੀ, ਉਨੀ ਸੌ ਬਾਈ ਈਸਵੀ ਨੂੰ ਬਰੋਦਰੀ ਗੁਜਰਾਤ ਵਿੱਚ ਮਹਾਤਮਾ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਨੂੰ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ। ਅਸਹਿਯੋਗ ਅੰਦੋਲਨ ਭਾਵੇਂ ਅਸਹਿਯੋਗ ਅੰਦੋਲਨ ਅਹ ਅਸਫਲ ਹੋ ਗਿਆ ਪਰ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਇਸ ਦਾ ਆਪਣਾ ਹੀ ਮਹੱਤਵ ਹੈ। ਇਸ ਦੇ ਮਹੱਤਵ ਨੂੰ ਇਸ ਪ੍ਰਕਾਰ ਜਾਣਿਆ ਜਾ ਸਕਦਾ ਹੈ ਕਿ ਪਹਿਲਾ number ਹੈਗਾ ਜਨ ਅਹ ਜਨ ਅੰਦੋਲਨ ਦੀ ਸ਼੍ਰੀ ਗਣੇਸ਼ ਚਲੋ ਠੀਕ ਆ ਜੀ। ਸਤਿ ਸ੍ਰੀ ਅਕਾਲ।

ਹਾਂਜੀ? ਕੀ ਹਾਲ ਆ?

ਹੋਰ ਪਾਥੀਆਂ ਪੂਥੀਆਂ ਚੁੱਕ ਲਈਆਂ ਲਾ ਲਈਆਂ ਜੇ?

ਪਾਥੀਆਂ ਹਾਂ ਲਾ ਲਈਆਂ ਦੀਦੀ ਨੇ ਅੱਛਾ ਤੁਸੀਂ ਨਹੀਂ ਹਮ ਤੁਸੀਂ ਨਹੀਂ ਲਾਈਆਂ ਨਾ ਮੈਨੂੰ ਨਹੀਂ ਲਾਉਣੀਆਂ ਆਉਂਦੀਆਂ ਦੀਦੀ ਲਾਉਂਦੇ ਹੁੰਦੇ ਮੈਨੂੰ ਨਹੀਂ ਲਾਉਣੀਆਂ ਆਉਂਦੀਆਂ ਆਸ਼ਾ ਅੱਛਾ ਮੰਨੇ ਉੱਚੀ ਬੋਲ ਹਸ਼ਾ ਠੀਕ ਆ ਆਹੋ ਨਹੀਂ ਮੈਂ ਕਿਹਾ ਖਰੇ ਲਾ ਲਈਆਂ ਪਾਥੀਆਂ ਪੂਥੀਆਂ ਨਾ ਹਮ ਆਸ਼ਾ ਹਾਂ ਰੋਟਾਂ ਹੋਰ ਈ ਮੰਨੇ ਦੇ ਲਾ ਲਈਆਂ ਭਾਜੀ ਦੀਦੀ ਨੇ ਠੀਕ ਆ ਹਮ ਹੋਰ ਸੁੱਕ ਦੀਆਂ ਹਜੇ ਠੀਕ ਆ ਹੈਂ ਠੀਕ ਆ ਸੁੱਕ ਸਕ ਵੀ ਗਈਆਂ ਸਾਰੀਆਂ ਹਾਂ। ਕੱਢ ਹੋਰ ਠੀਕ ਆ ਚਲੋ ਕੀ ਕਰਨ ਡਈ ਏ ਤੁਹਾਡੇ ਨਾਲ ਗੱਲਾਂ ਖਿਲਾਰਾ ਮੇਰਾ ਪਿਆ ਹਜੇ ਠੀਕ ਆ ਹੈਲੋ ਹਾਂਜੀ ਮੈਂ ਕਿਹਾ ਖਿਲਾਰਾ ਪਿਆ ਵਾ ਹਜੇ ਤੁਹਾਡੇ ਨਾਲ ਗੱਲਾਂ ਲੱਗੇ ਆਂ ਤੇ ਕਰ ਲੈਣਾ ਸੀ ਨਾ ਪਹਿਲਾਂ ਕੰਮ ਕਰ ਲੈਣਾ ਸੀ ਨਾ ਠੀਕ ਆ ਹਮ ਹੋਰ ਫੇਰ ਠੀਕ ਆ ਹਮ ਕੰਮ ਕਾਰ ਨਹੀਂ ਤੁਹਾਨੂੰ ਲੱਭਦਾ ਕੰਮ ਕਾਰ ਦਾ ਕੋਈ ਪਤਾ ਕਰ ਕੇ ਦਿਉ ਮੈਨੂੰ ਕਿੱਥੇ ਖਰਚਾ ਖੁਰਚਾ ਵੀ ਹੁੰਦਾ ਕੇ ਅੱਛਾ ਠੀਕ ਆ ਨਸਹਿਰੇ ਕਰ ਲਾ ਹੈਂ ਨਸਹਿਰੇ ਕਰ ਲਾ ਨਸਹਿਰੇ ਹਮ ਠੀਕ ਆ

ਕੰਮ ਕੀ ਕਰਨਾ ਝਾੜੂ ਪੋਚਾ ਭਾਂਡੇ ਰਸੋਈ ਚ ਨਾਲ ਦੋ ਦੋ ਹਜ਼ਾਰ ਵੀ ਦੇ ਦਿੰਦੇ ਠੀਕ ਆ ਨਹੀਂ ਪੰਜ ਛੇ ਹਜ਼ਾਰ ਰੁਪਈਆ ਮਿਲੇ ਨਾ ਜਿੱਥੇ ਓਹ ਤਾਂ ਇਨਾਂ ਕੁ ਬੱਲੇ ਬੱਲੇ ਓਹ ਤਾਂ ਫੇਰ ਕਿਸੇ ਦਫ਼ਤਰੇ ਲਗੇਂਗੀ ਤੇ ਫੇਰ ਹੀ। ਲੈ ਜਿਹੜੀਆਂ ਤੁਹਾਨੂੰ ਪਤਾ ਹੀ ਆ ਖਰਚ ਖੁਰਚਾ ਆਪਣਾ ਚੀਜ਼ਾਂ ਚਾਜ਼ਾਂ ਲੈਣੀਆਂ ਹੁੰਦੀਆਂ ਕੱਪੜਾ ਥਿਗੜਾ ਆਸ਼ਾ ਜੋਗਿੰਦਰ ਖਰਚ ਨਹੀਂ ਦਿੰਦਾ ਅੱਜਕਲ ਹਮ। ਹਮ ਓਹ ਵੀ ਲੱਗਦਾ ਟੈਟ ਹੀ ਆ ਹਣਾ ਹਮ ਮੁੰਡੇ ਦਾ ਸ਼ਗਨ ਸ਼ੁਗਣ ਲਾ ਲਿਆ ਧੂਮ ਧਾਮ ਨਾਲ ਤੇ ਹੁਣ ਬਹਿ ਗਿਆ ਹਣਾ ਇਹੋ ਗੱਲ ਹੀ ਆ ਨਹੀਂ ਹਮ ਮੁੰਡੇ ਦਾ ਮੈਂ ਕਿਹਾ ਸ਼ਗਨ ਸ਼ੁਗਣ ਲਾ ਲਿਆ ਧੂਮ ਧਾਮ ਨਾਲ ਤੇ ਹੁਣ ਬਹਿ ਗਿਆ ਈ

ਹੋਰ ਮੈਂ ਕਿਹਾ ਗੁੜ ਖਾ ਲਾ ਕੀ ਕਰਨ ਦਏ ਗੁੜ ਖਾ ਲਾ ਗੁੜ ਖਾਵਾਂਗੇ ਕਦੋਂ ਖਾਨੇ ਆਂ ਬਾਦ ਚ ਰੋਟੀ ਰਾਟੀ ਖਾ ਕੇ ਹਾਲੇ ਤੇ ਰੋਟੀ ਨਹੀਂ ਮੈਂ ਖਾਦੀ ਭੁੱਖ ਲੱਗੀ ਆ ਠੀਕ ਆ ਹਮ ਚਲੋ ਭੁੱਖ ਲੱਗੀ ਏ ਤੇ ਖਾਓ ਰੋਟੀ ਪਾਣੀ ਫੇਰ ਠਹਿਰ ਕੇ ਹੈਂ ਠਹਿਰ ਕੇ ਰੋਟੀ ਪਾਣੀ ਖਾਓ ਫੇਰ ਹਮ ਹਮ ਹੋਰ ਫੇਰ ਠੀਕ ਆ ਜੌੜੇ ਵਾਲਿਆਂ ਦਾ ਨਹੀਂ ਆਇਆ ਫ਼ੋਨ ਫਾਨ ਕਿੱਦਾਂ ਜੌੜੇ ਵਾਲਿਆਂ ਦਾ ਕੱਲ ਪਰਸੋਂ ਆਇਆ ਸੀ ਰਿੰਕੇ ਦਾ ਅੱਛਾ ਕੀ ਕਹਿੰਦਾ ਸੀ ਕੁਝ ਨਹੀਂ ਠੀਕ ਠਾਕ ਅੱਛਾ ਹਮ ਠੀਕ ਆ ਹੋਰ ਠੀਕ ਆ ਹਮ ਕੀਤੀ ਨਹੀਂ ਓਹਨਾਂ ਕੋਈ ਗੱਲਬਾਤ ਹਾਂ ਕੱਲ ਸਕੂਟਰੀ ਲਈ ਆ ਓਹਨਾਂ ਉੱਚੀ ਉੱਚੀ ਬੋਲ ਥੋੜੀ ਅੱਛਾ ਸਕੂਟਰੀ ਲਈ ਆ ਮੈਂ ਕਿਹਾ ਸਕੂਟਰੀ ਲਈ ਆ ਰਿੰਕੇ ਹੁਣਾ ਲੱਗਦੀ ਠੀਕ ਆ ਨਵੀਂ ਲਈ ਕੇ ਪੁਰਾਣੀ ਪਤਾ ਨਹੀਂ ਨਵੀਂ ਲਈ ਆ ਕੇ ਪੁਰਾਣੀ ਇਹ ਨਹੀਂ ਮੈਂ ਪੁੱਛਿਆ ਠੀਕ ਆ ਹਾਂ ਤੇ ਫੇਰ ਚਾਚੀ ਠੀਕ ਆ ਹਮ ਚਾਚੀ ਭਜਨੋਂ ਠੀਕ ਠਾਕ ਆ ਹਾਂ ਠੀਕ ਆ ਹਮ ਤੁਹਾਡੀ ਨਹੀਂ ਹੁੰਦੀ ਗੱਲ ਨਾਂ ਹੋਈ ਨਹੀਂ ਗੱਲ ਅੜੀਏ ਠੀਕ ਆ ਹਮ ਲੱਗਦੇ ਮੈਨੂੰ ਤੇ ਹਮ ਪਤਾ ਨਹੀਂ ਕਿਹੜੀ ਗੱਲੋਂ ਗੁੱਸੇ ਹੋ ਗਈ ਇੱਕ ਓਹ ਝਗੜਾ ਤਾਂ ਨਹੀਂ ਥਾਂ ਤੋਂ ਸੀ ਓਹ ਜਿਹੜੇ ਕਹਿੰਦੇ ਕੰਧ ਕੂੰਧ ਦਾ ਲੱਗਦਾ ਇਹੋ ਜਿਹਾ ਹੀ ਆ ਇਹਨਾਂ ਦੇ ਕੁਛ ਦਿਲ ਚ ਹਣਾ ਹਮ ਹਮ। ਪਤਾ ਨਹੀਂ ਓਹਨਾਂ ਨਾਲ ਇਕੱਠੀ ਰੱਖੀ ਆ ਕੰਧ ਜਾਂ ਵੱਖੋ ਵੱਖ ਹਣਾ ਪਤਾ ਨਹੀਂ ਹੁਣ ਕਿੱਦਾਂ ਰੱਖੀ ਆ ਜਾ ਆਵਾਂਗੇ ਕਿਸੇ ਦਿਨ ਭਲਾ ਜੌੜੇ ਜਾਵਾਂਗੀ ਕਵਾਂਗੀ ਆ।

ਠੀਕ ਠਾਕ ਬਾਕੀ ਬਾਕੀ ਸਭ ਠੀਕ ਆ ਆ ਤੁਹਾਡੀ ਮੈਂ ਕਿਹਾ ਨਾਨਦੁ ਹੁਣਾ ਦਾ ਵੀ ਨਹੀਂ ਕਦੀ ਆਇਆ। ਬੈਂਟੀ ਹੁਣੀ ਹਾਂ ਹਾਂ ਹਮ ਓਥੇ ਗਿਆਂ ਹੀ ਲਿਫਾਫੇ ਉਡਾਉਂਦੇ ਆ ਠੀਕ ਆ ਹਮ ਹੋਰ ਫੇਰ ਠੀਕ ਆ ਹਮ ਹੋਰ ਬਾਕੀ ਸਭ ਠੀਕ ਆ ਹਾਂ ਠੀਕ ਆ ਠੀਕ ਆ ਹੋਰ ਫੇਰ ਤੂੰ ਰੋਟੀ ਬਣਾ ਲਈ ਆ ਹਾਂ ਬਣਾ ਕੇ ਆਈ ਫੁਲਕੇ ਅੱਛਾ ਹਮ ਹੋਰ ਕਿਵੇਂ ਗੱਲਾਂ ਬਾਤਾਂ ਬਾਕੀ ਸਬ ਠੀਕ ਆ ਹਾਂ ਠੀਕ ਆ ਸਾਰ ਕੁਹ ਰਵੀ ਦੀ ਦਵਾਈ ਤੁਸੀਂ ਆ ਜੋ ਕਿਤੇ ਸਾਡੇ ਤੋਂ

ਆਜੀਓ ਜਦੋਂ ਤੁਹਾਡਾ ਟਾਈਮ ਲੱਗੇਗਾ ਠੀਕ ਆ ਫੇਰ ਜੇ ਮੈਂ ਹੁਣੇ ਕਵਾਂ ਹੁਣੇ ਅਜੋ ਤੁਸੀਂ ਕਹਿਣਾ ਵਾ ਬੀ ਕੰਮ ਕਰ ਕੋਈ ਨਹੀਂ ਕਰਨਾ ਹੁਣੇ ਆ ਜਾਨੇ ਆਂ ਠੀਕ ਆ ਹੈਂ ਆਜੋ ਫੇਰ ਹਮ ਹੈਂ ਹਮ ਹੁਣੇ ਆ ਜਾਨੇ ਆ ਮੈਂ ਤਾਂ ਕਿਹਾ ਮੈਂ ਕਿਹਾ ਕਿਤੇ ਜਾਣਾ ਜੂਨਾਂ ਨਾਂ ਹੋਵੇ ਤੁਸਾਂ ਠੀਕ ਆ ਹਮ ਅੱਜ ਭਾਜੀ ਕਿੰਨੇ ਵਜੇ ਗਿਆ ਸੀ ਕੰਮ ਤੇ ਚਾਰ ਵਜੇ ਹਾਂ ਹਮ alarm ਵੱਜ ਗਿਆ ਸੀ ਫ਼ੋਨ ਦਾ ਕੋਈ ਵੀ ਨਹੀਂ ਵੱਜਿਆ alarm ਅਲੂਰਮ ਤੇ ਓਹ ਮੈਨੂ ਉਠਾਈ ਜਾਵੇ ਪਤਾ ਨਹੀਂ ਬੀ ਓਹ ਕਿਹਾ ਸੀ ਮੈਨੂ ਉਠਾਲਨ ਡਯਾ ਸੀ ਉਠ ਮੇਰੇ ਕੋਲੋਂ ਉੱਠਿਆ ਨਹੀਂ ਸੀ ਜਾਣ ਡਯਾ ਹਮ ਉਠਾਲੀ ਜਾਣ ਡਯਾ ਸੀ ਬਾਰ ਬਾਰ ਕਹੀ ਜਾਣ ਡਯਾ ਸੀ ਕਹੀ ਜਾਣ ਡਯਾ ਸੀ ਫੇਰ ਉਠਣਾ ਪਿਆ ਹਮ ਹਾਂ ਹੋਰ ਫੇਰ ਠੀਕ ਆ ਹਾਂ ਹੋਰ ਸਾਰੇ ਠੀਕ ਨੇ ਹਾਂ ਠੀਕ ਨੇ ਠੀਕ ਆ। ਹੋਰ ਭਾਗੀ ਨੰਗਲੀਆ ਦਾ ਕੀ ਹਾਲ ਆ ਕੋਣ ਭਾਗੀ ਨੰਗਲੀਆ ਠੀਕ ਨੇ? ਹਮ ਠੀਕ ਆ ਹਮ ਹੋਰ ਫੇਰ ਅਕਾਸ਼ ਦੀ ਵਹੁਟੀ ਦਾ ਬੱਚਾ ਨਹੀਂ ਠੀਕ ਕਰਨਾ ਸੀ ਮੈਂ ਭਾਗੀ ਨੰਗਲ ਫ਼ੋਨ ਸਰਬਜੀਤ ਨੂੰ ਹਮ ਕੀਤਾ ਨਹੀਂ ਕੱਲ ਕੀਤਾ ਸੀ ਤੇ ਓਹ ਖਰੇ ਕੰਮ ਕੁੱਮ ਲੱਗੀ ਹੋਣੀ ਆ ਚੁੱਕ ਜਾਣ ਕੁੜੀ ਕੋਲ ਹੋਣਾਂ ਫ਼ੋਨ ਅੱਛਾ ਹਮ ਚੁੱਕਿਆ ਨਹੀਂ ਠੀਕ ਆ

ਓਕੇ ਬਾਏ ਚ ਓਕੇ ਬਾਏ

ਠੀਕ ਠਾਕ ਵਧੀਆ ਵਧੀਆ ਹੋਰ ਕੀ ਬਣਨ ਦਿਆ

ਪਿੰਡ ਵੀ ਠੀਕ ਠਾਕ ਈ ਆ ਓਥੇ ਈ ਆ ਜਿਥੇ ਪਹਿਲਾਂ ਹੀ। ਹਾਂ ਅੱਛਾ ਆਹੋ ਆਹੋ। ਕਹਿਣ ਦੇ ਨਾ ਉਹ ਯਾਰ ਬੜਾ ਪਿੰਡ ਹਾਡੇ white wash ਦਾ ਬੜਾ ਕੰਮ ਆ ਕਿਹੜਾ ਚਿੱਟੇ ਦਾ ਕੰਮ ਉਹ ਕਲੀ ਕੁਲੀ ਕਰਨੀ ਹੁੰਦੀ।

ਤੇ ਵਾਵਾ ਈ ਚੱਲਣ ਦਿਆ ਜੋਰਾਂ ਨਾਲ।

ਠੇਕੇਦਾਰ ਯਾਰ ਗੋਲਡੀ ਭਾਅ ਨੇ ਲਿਆ ਈ ਕੰਮ।

ਹਾਂ ਠੇਕਾ ਲਿਆ ਤੂੰ ਆਹ ਕੰਮ ਦਾ।

ਕੀ ਦਿਆੜੀ ਚਲਦੀ ਆ ਪੰਜ ਸੋ ਰੁਪਈਆ ਜਾਂ ਘੱਟ ਵੱਧ। ਦਿਆੜੀ ਲੱਗੀ ਬੱਗੀ ਆ ਪੰਜ ਸੋ ਵੀ ਚਾਰ ਸੋ ਵੀ। ਆਹੋ ਚੱਲ ਜਿੱਦਾਂ ਵੀ ਆ ਆ ਜਾਂਦਾ ਵਾ ਕੋਈ ਹੈਨਾ ਦੋ ਸੋ ਤੇ ਵੀ ਲਾ ਜਾਂਦਾ ਦਿਹਾੜੀ ਕੋਈ ਤਿੰਨ ਸੋ ਤੇ ਵੀ ਲਾ ਜਾਂਦਾ। ਇਹ ਨਹੀਂ ਕਈ ਬੰਦੇ ਹੁੰਦੇ ਆ ਨਾ ਸੁਨ ਭਾਅ ਕਈ ਜਾਣੇ ਹੁੰਦੇ ਆ ਜਿਹੜੇ ਕੰਮ ਵੱਧ ਕਰਨ ਵਾਲੇ ਹੁੰਦੇ ਆ ਕਈ ਬੰਦੇ ਹੁੰਦੇ ਆ ਜਿੱਦਾਂ ਕੰਮ ਘੱਟ ਕਰਨ ਵਾਲੇ ਏਦਾਂ ਹੈਨਾ ਆਹ ਬੰਦੇ ਆਪਾਂ ਮੰਨਲਾ ਸੋਨੂ ਭਾਅ ਨਾਲ ਗੱਲ ਹੋਣ ਦੀ ਹੀ ਓਹਨਾ ਦੀ ਜਿਹੜੀ ਅੱਠ ਫੁੱਟ height ਆਲੀ

ਉਹ ਇਹ ਭਰਾ ਹੋਰ ਹੀ ਸਲਾਵਾਂ ਦੇਈ ਜਾਂਦਾ ਇਹ ਲੈਂਟਰ ਦੇ ਵਿੱਚੋ ਮੁੱਗ ਕਰ ਦੇਣੇ ਆ ਤੇ ਓਥੋਂ ਦੀ ਇਹ ਥੱਲੇ ਤਾਰ ਦਿਆਂ ਕਰਾਂਗੇ ਤੇ ਓਥੋਂ ਦੀ ਕੱਢ ਲਿਆ ਕਰਾਂਗੇ ਏਦਾਂ ਹੋ ਸਕਦਾ ਕਰਨ ਦੇਣਗੇ।

ਭਲਾ ਉੱਤੇ ਕਾਹਦੇ ਲਈ ਰੱਖਿਆ emergency ਲਈ ਰੱਖਿਆ ਵਾ ਕਿ ਜੇ ਜ਼ਿਆਦਾ ਲੰਮਾ ਬੰਦਾ ਅਜੇ ਤੇ ਇਥੋਂ ਦੀ ਵਾੜ ਦੇਣਾ। ਅੱਛਾ ਨਹੀਂ ਨਹੀਂ ਏਦਾਂ ਹੋ ਸਕਦਾ ਫੇਰ ਪਤਾ ਕਿ ਵੇਹੜੇ ਚ ਹੈਗਾ ਵਾ ਉਹ ਬਰਾਂਡੇ ਚ ਉਹ ਮੈਂ ਵੇਖਿਆ ਵਾ ਇਸ ਤਰਾਂ ਓਹਦੇ ਲਾਗੇ ਸ਼ਾਗੇ fiber ਰੱਖਣੀ ਪਿਆ ਕਰਨੀ ਮੀਂਹ ਕਣੀ ਚ ਅਮ ਹਮ ਨਹੀਂ ਤੇ ਏਦਾਂ ਤੇ ਫੇਰ ਪਾਣੀ ਚ ਡੁੱਬ ਜਾਣਾ ਓਹਨਾ। ਆਹੋ ਇਹ ਤੇ ਗੱਲ ਹੈਗੀ ਆ।

ਕੱਢ ਕੇ ਸਰ ਤੋਂ ਮੁੜਕੇ ਬਾਹਰ ਆ ਸਕਦੇ ਇੱਡੀ ਵੀ ਨਹੀਂ ਗੱਲ।

ਯਾਰ ਇਹ ਗੱਲ ਉਡਦੀ ਹੀ ਵਾਵਾ ਚਿਰ ਉਡਦੀ ਰਹੀ ਸੀ ਇਹ ਆਂਦੇ ਸੀ ਕਿ ਆਪਾਂ ਕਹਿੰਦੇ ASI ਆਜੋ ਬਈ। ਹਮ ਭਾਜੀ ਇਹ ਏਦਾਂ ਹੋਇਆ ਸੀ ਕਿ ਦੌੜ ਦਾੜ ਨਹੀਂ ਨਿਕਲੀ ਇਹਨਾਂ ਕੋਲੋਂ। ਨਹੀਂ ਨਿੱਕੇ ਨੇ ਕੱਢਤੀ ਹੀ ਦੌੜ।

ਨਿੱਕੇ ਨੇ ਦੌੜ ਕੱਢਤੀ ਹੀ ਤੇ ਮੁੜਕੇ ਇਹ test ਤੁਸਟ ਵੀ pass ਹੋਗਏ ਸੀ। ਅੱਛਾ ਜਿਹੜਾ ਸਾਡੇ ਸੱਤ ਫੁੱਟ ਦਾ height ਆ। ਆਹੋ ਆਹੋ ਉਹ ਤੂੰ ਕਹਿਣਾ ਬਈ ਉਹ ਤੇ ਵਾਲੇ ਮਗਰ ਲੱਗੇ ਹੀ ਤੇ ਓਦੋਂ ਕੱਢੀ ਹੀ ਇਹਨੇ ਪੂਰੀ। ਨਹੀਂ ਨਹੀਂ ਦੱਸਾਂ ਕੀ ਚੱਕਰ ਬਣਿਆ ਤੈਨੂੰ ਮੈਂ ਦੱਸਣਾ ਵੀਰ ਹੈਂ ਜਦੋਂ ਜਦੋਂ ਉਹ ਭਰਤੀ ਵੇਖਣ ਗਏ ਹੀ ਨਾ ਓਥੇ ਫਰੀਦਕੋਟ ਤੇ ਮੈਂ ਵੀ ਗਿਆ ਹਾਂ ਨਾਲ ਇਹਨਾਂ ਦੇ ਤੇ ਇਹਨੇ ਦੌੜ ਦੂੜ ਵੀ ਕੱਢਤੀ ਹੀ ਤੇ। ਤੇ ਜਿਹੜੀ ਟੋਇਆ ਟੱਪਦੇ ਹੀ ਉਹ ਵੀ ਟੱਪ ਲਿਆ ਹੀ ਨਿੱਕੇ ਨੇ ਤੇ ਓਹਨਾ ਨੇ ਕਿਹਾ ਹੀ ਜਿੰਨਾ ਓਹਨਾ ਦਾ target ਹੁੰਦਾ ਨਾ ਕਿ ਕੇ ਸਾਡੇ ਪੰਜ ਫੁੱਟ ਦਾ ਬੰਦਾ ਲੈਣਾ ਕੇ ਛੇ ਫੁੱਟ ਦਾ। ਤੇ ਜਦੋਂ ਇਹਨੂੰ ਫੀਤੇ ਦੇ ਲਾਗੇ ਖਲਾਰਿਆ ਸੀ ਉਹ ਜਿਹੜਾ ਫੀਤਾ ਸੀ ਉਹ ਨਿੱਕਾ ਰਹਿ ਗਿਆ ਸੀ ਇਹਦਾ ਕੱਦ ਉੱਚਾ ਜ਼ਿਆਦਾ ਨਿੱਕ ਗਿਆ ਹੀ ਤੇ ਉਹ ਆਂਦੇ ਨਹੀਂ ਹੁਣ ਇਹ ਫੀਤਾ ਬਾਹਰ ਹੋ ਗਿਆ ਬੰਦਾ ਏਡਾ ਵੀ ਨਹੀਂ ਜਵਾਨ ਲੈਣਾ ਬਈ। ਗਾੜੀ ਓਹਨਾ ਨੇ ਉਹ ਤੈਨੂੰ ਪਤਾ ਤੰਬੂ ਤੂੰਬੂ ਲਾਏ ਹੁੰਦੇ ਫੌਜੀਆਂ ਨੇ ਤੰਬੂ ਲਾਏ ਹੁੰਦੇ ਆ ਫੇਰ ਤੈਨੂੰ ਪਤਾ ਫੇਰ ਮੋਰਚਾ ਪੁੱਟਦੇ ਆ ਉਹ ਥੱਲੇ ਆਹੋ ਇਹਦੇ ਲਈ ਮੋਰਚਾ ਵੀ ਵੱਖਰਾ ਪੁੱਟਣਾ ਪਿਆ ਕਰਨਾ ਜਿਹੜੇ ਇਹਦੇ ਨਾਲ ਆ ਓਹਦੇ ਥੱਲਿਓਂ ਦੀਖਿਆ ਕੱਖ ਨਹੀਂ ਕਰਨਾ। ਆਹੋ ਆਹੋ ਉਹ ਚੱਕਰ ਤਾਂ ਪੈ ਗਿਆ ਸੀ ਤਾਂ ਕਰਕੇ ਰਹਿ ਗਿਆ ਸੀ ਹੋਰ ਬਾਕੀ ਹੋਰ ਹੋਰ ਚੀਜ ਵੀ ਕਹਿੰਦੇ ਹੋਣੇ ਨਾ ਹਾਂ ਹੈਂ ਹੋਰ ਚੀਜ ਵੀ ਕਹਿੰਦੇ ਹੋਣੇ ਲੰਮਾ ਨਹੀਂ ਹੁਣ ਕੁੱਬ ਵੀ ਛੇਤੀ ਨਿਕਲ ਜਾਂਦਾ ਆ ਤੇ ਗੋਡੇ ਗਾਢੇ ਵੀ ਛੇਤੀ ਰਹਿ ਜਾਂਦਾ ਹਾਂ ਹਾਂ ਹਾਂ ਨਹੀਂ ਹੁਣ ਤੇ

ਹਾਂ ਹੁਣ ਤਾਂ ਹਰੇ ਇਹ ਗਾਉਣ ਦਾ ਕੰਮ ਕਰਦਾ ਈ ਇਹ ਤਬਲਾ ਵਜਾਉਣ ਦਾ ਅੱਛਾ ਨਾਲੇ ਪਤਾ ਕੀ ਆ। ਇਹ ਜਿਹੜਾ ਲੰਮਾ ਬੰਦਾ ਆ ਨਾ ਜਦੋਂ ਲੜਾਈ ਲਗਦੀ ਨਾ ਓਥੇ ਆਰਮੀ ਚ ਇਹ ਛੇਤੀ ਮਰ ਜਾਂਦਾ ਵਾ ਅੱਛਾ ਉਹ ਬੰਦਾ ਮਰ ਜਾਂਦਾ ਜਿਹੜੀ ਇੰਨੀ height ਆ ਅਗਲੇ ਫੌਜੀ ਨੇ ਕਿੰਨੀ ਕੁ ਤਾਂ ਗੋਲੀ ਮਾਰ ਲੈਣੀ ਆ ਆ ਜਾ ਕੇ ਨਲਾਂ ਚ ਈ ਮਾਰ ਸਕਦਾ ਇਹਦੇ ਆਹੋ

ਤਾਂ ਕਰਕੇ ਇਹਨੂੰ ਨਹੀਂ ਲਿਆ ਕਿ ਇਹਦੇ ਨਲਾਂ ਚ ਗੋਲੀਆਂ ਵਜਨੀਆਂ ਈ ਤੇ ਫੇਰ ਬਾਹਰ ਕੱਢੋ ਇਹਨੂੰ ਭਰਤੀ। ਅੱਛਾ ਅੱਛਾ ਅੱਛਾ ਅੱਛਾ ਨਹੀਂ ਹੁਣ ਤੇ ਇਹ ਗਾਉਣ ਡੈ ਪਿਆ ਓਹਦਾ ਕੰਮ ਕਰਦਾ ਪਿਆ ਤਬਲਾ ਵਜਾਉਣ ਦਾ। ਹੁਣ ਤਬਲਾ ਈ ਵਜਾਉਣਾ ਵਾ ਹੁਣ ਕੀ ਕਰਨਾ ਵਾ ਇਹ ਦੋ ਤਬਲੇ ਵਜਾਉਂਦਾ ਇੱਕ ਪੈਰਾਂ ਨਾਲ ਇੱਕ ਹੱਥਾਂ ਨਾਲ।